ਉਹਨਾ ਨੂੰ ਜਿੰਨਾ ਮਰਜੀ ਸਮਝਾ ਲੋ ਵੀ ਤੁਸੀਂ ਆਹ ਚੀਜ਼ ਬਣਾਓ time ਤਾਂ ਤਾਂ ਨੀ ਨਾ ਲੱਗਦਾ ਹੈਗਾ ਜਿਹੜਾ ਫਾਲਤੂ ਦਾ ਆਪਾਂ

ਹਨਾ WhatsApp ਤੇ massage ਇੱਧਰ ਉੱਧਰ ਦੇ ਪੇਜੀ ਜਾਣੇ ਹਨਾ ਤੇ ਰੀਲਾ ਦੂਜਿਆ ਦੀਆਂ ਦੇਖੀ ਜਾਣੀਆਂ

ਤੇ ਹੋਰ ਕਿੰਨਾ ਕੁੱਝ ਏ ਇੱਥੇ ਸਾਰੀਆ APP ਜਿਹੜੀਆ ਨੇ ਨਾ ਉਹ

ਹਾਂ ਅੱਛਾ game ਵੀ ਖੇਡਣਗੇ ਤਾਂ phone ਤੇ ਖੇਡਣਗੇ ਇਹ ਨੀ ਕੇ ਜਾ ਕੇ ਕਿਤੇ ਅਹ ਆਪਣੇ ਸ਼ਰੀਰ ਦੇ ਨਾਲ ਜਾ ਕੇ ਕਿਸੇ ground ਦੇ ਵਿੱਚ ਖੇਡ ਲੈਣ ਨਾ

ਵੀ ਪਹਿਲਾਂ ਬੱਚੇ ਇੱਕ ਦੂਜੇ ਨੂੰ ਮਿਲਦੇ ਸੀ ਖੇਡਾਂ ਹੋਇਆ ਅੱਜਕਲ ਤਾਂ ਬੱਚਿਆ ਨੂੰ ਪੁਰਾਣੀਆਂ ਖੇਡਾਂ ਬਾਰੇ ਪਤਾ ਈ ਨਹੀਂ ਹੈਗਾ

ਉਹਦੇ ਨਾਲ ਵੀ ਇੱਕ ਦਿਮਾਗ ਪਰੇਸ਼ਾਨ ਦਿਮਾਗ ਨੂੰ rest ਨੀ ਮਿਲਦਾ

ਦੇਣਾ ਤਾਂ ਚਾਹੀਦਾ ਪਰ ਅੱਜਕਲ ਸਾਰੇ ਜੇ ਕਿਸੇ ਨੂੰ ਕਹਿ ਵੀ ਦੋ ਆਪਾਂ ਖੁਦ ਵੀ ਆ ਕਿੰਨਾ ਕ ਸਮਾਂ ਆਪਾਂ ਕੱਢਦੇ ਆ ਕੱਢ ਈ ਨਹੀਂ ਸਕਦੇ ਆਪਾ ਕਹਿੰਦੇ ਆ ਸਾਡੇ ਕੋਲ time ਈ ਨੀ

ਹਾਂ time ਤਾਂ ਹੁੰਦਾ ਏ ਆਪਾਂ ਕੱਢਣਾ ਈ ਨਹੀਂ ਚਾਹੁੰਦੇ ਕੋਸ਼ਿਸ਼ ਈ ਨਹੀਂ ਕਰਦੇ ਹਮ time ਤਾਂ ਵਾਧੂ ਏ ਕਿਉਂਕਿ ਬੜੇ ਕੰਮ ਸੋਖੇ ਹੋ ਗਏ ਨੇ ਸਮਾਂ ਤਾਂ ਬਹੁਤ ਬਚਾਇਆ ਹੋਇਆ ਏ ਨੈੱਟ ਨੇ ਹਾਂ ਜੇਕਰ ਆਪਾਂ routine ਨਾਲ ਚੱਲੋਗੇ ਤਾਂ ਆਪਾਂ ਆਪਣੇ ਲਈ ਵੀ ਸਮਾਂ ਕੱਢ ਪਾ ਸਕਦੇ ਆਂ

ਆਉਣ ਜਾਣ ਦਾ ਵੀ ਆਪਾਂ ਕਹਿੰਦੇ ਆ ਰਿਸ਼ਤੇਦਾਰ ਦਾ phone ਆਂਦਾ ਆਜੇ ਸਾਡੇ ਕੋਲ time ਨੀ ਹੈਗਾ

time ਨੀ ਹੈਗਾ ਅਹੀ ਜਵਾਬ ਹੁੰਦਾ ਹਰ ਇੱਕ

ਭੋਗ ਆ ਗਿਆ ਜੀ ਤਾਂ ਚੱਲੇ ਆ ਜੀ ਕਿਸੇ ਦੀ death ਹੋਗੀ ਜੀ ਤਾਂ

ਚੱਲੇ ਆਂ ਜੀ ਕਿਸੇ ਦੇ ਜਨਮ ਹੋ ਗਿਆ ਕਿਸੇ ਨਵੇਂ ਬੱਚੇ ਦਾ ਤਾਂ ਚੱਲੇ ਆ ਜੀ ਦੇਖਣ ਚੱਲੇ ਆਂ ਜੀ ਅਹ ਜਾ ਕਿਸੇ ਦਾ ਮੰਗਣਾ ਵਿਆਹ ਤਾਂ ਚੱਲੇ ਆ ਉਦਾਂ special ਕੋਈ ਨੀ

ਸਭ ਕੁੱਝ ਹੋ ਸਕਦਾ ਲੇਕਿਨ ਆਪਣੇ ਕਮੀ ਆਪਣੇ ਚ ਏ

ਇਸ ਲਈਏ ਜੇ ਆਪਾਂ ਨੇ

ਸਮੇਂ ਤੇ ਸਹੀ ਫ਼ੈਸਲਾ ਲੈਣਾ ਸਮੇਂ ਦੀ ਬੱਚਤ

ਤਾਂ ਆਪਣੀ ਜਿੰਦਗੀ ਸੁਖੀ ਹੋਜੂਗੀ

ਤੇ ਮਤਲਬ ਕੀ ਸਿਹਤ ਵੀ ਠੀਕ ਰਹੂਗੀ

ਟੈਨਸ਼ਨਾ ਵੀ ਘੱਟ ਜਾਣ ਗਈਆਂ ਇਸ ਲਈ ਕਹਿੰਦੇ ਏ ਕੀ ਹਰ ਇੱਕ ਇਨਸਾਨ ਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਏ

ਜੇ ਆਪਾਂ ਸਮੇਂ ਦੀ ਕਦਰ ਨਹੀਂ ਕਰਾਂਗੇ ਤਾਂ ਸਮਾਂ ਵੀ ਆਪਣੀ ਕਦਰ ਨਹੀਂ ਕਰੇਗਾ

ਕਿਉਂਕਿ ਦੁੱਖ ਸੁੱਖ ਤਾਂ ਜਿੰਦਗੀ ਚ ਆਂਦੇ ਰਹਿਣਗੇ

ਪਰ ਆਪਾਂ ਉਹਦੇ ਅਫਸੋਸ ਕਰਨ ਦੀ ਬਜਾਏ ਵੀ time ਨੀ ਏ ਇੱਕ ਚੀਜ ਦਾ ਅਫਸੋਸ ਲੈ ਕੇ ਬੈਠੇ ਰਹੋਗੇ ਤਾਂ ਫੇਰ ਆਪਾਂ ਹੀ ਦੁੱਖ ਪਾਉਗੇ ਉਹ ਤਾਂ ਹੈ ਈ ਏ ਫ਼ਿਰ ਸਾਰੇ ਹੀ ਇੱਦਾ ਈ ਉਹੀ ਇਸ ਲਈ ਕਿਸੇ ਨੇ ਪੁਰਾਣੇ ਨੇ ਕਿਹਾ ਹੈ ਕੀ

ਵੀ ਸਗੋਂ ਆਪਣੀ life ਆਪਣੇ ਆਪ ਹੀ manage ਹੋਜੇਗੀ

ਬੱਸ ਵਧੀਆ ਕੀ ਦੱਸਾਂ ਅੱਜਕਲ ਤਾਂ ਬਸ ਸਿਹਤ down ਰਹਿੰਦੀ ਏ ਕਿਉਂ ਕਿਆ ਹੋ ਗਿਆ ਤੁਹਾਨੂੰ ਬੱਸ ਤੁਹਾਡੇ ਸਾਹਮਣੇ ਹੀ ਏ ਅੱਜਕਲ ਮੋਸਮ ਕੁੱਝ ਇੱਦਾਂ ਚੱਲਦਾ ਏ ਸਮਝ ਹੀ ਨਹੀਂ ਲੱਗਦੀ ਕਦੇ ਤਾਂ ਸ਼ਰੀਰ ਲੱਗਦਾ ਬਿਲਕੁਲ ਠੀਕ ਏ ਕਦੇ ਲੱਗਦਾ ਏ ਬਸ ਬੜਾ ਈ ਤੰਗ ਜਿਹਾ ਹੋ ਗਿਆ ਜਿਵੇਂ

problem ਤਾਂ ਦੇਖੋ ਮੇਰੇ ਚ ਤਾਂ ਨਾ

ਤੇ ਉਹਦੇ related ਫ਼ਿਰ ਮੇਰੀ ਸਿਹਤ ਜਿਆਦਾ ਹੀ down ਹੋ ਗਈ ਏ ਤੇ ਹੁਣ ਮੈਨੂੰ PGI ਜਾਣਾ ਪੈਂਦਾ ਹਰ ਹਫਤੇ ਜਾਣਾ ਪੈਂਦਾ ਏ ਅਹ ਕਾਫ਼ੀ ਦਿੱਕਤ ਆ ਜਾਂਦੀ ਜਦ HB body ਵਿੱਚ ਨਾ ਹੋਵੇ ਤਾਂ ਕਿਸੇ ਨਾਲ ਵੀ ਇਹ ਹੋ ਸਕਦਾ ਏ ਕੋਈ ਜਰੂਰੀ ਨਹੀਂ ਏ ਕਿ ਅੱਜ ਮੇਰਾ ਘੱਟਿਆ ਕਿਸੇ ਦਾ ਇਹ ਤਾਂ ਦੇਖੋ ਬੀਮਾਰੀ ਏ ਸ਼ਰੀਰ ਏ ਇਹ ਤਾਂ ਚੱਲਦਾ ਈ ਚੰਗਾ ਹ਼ੋਰ ਤੁਸੀਂ ਦੱਸੋ ਤੁਹਾਡਾ ਸ਼ਰੀਰ ਠੀਕ ਏ ਨਾ ਸਿਹਤ ਠੀਕ ਏ ਬੱਸ ਉਹ ਵੀ ਐਵੇਂ ਕਦੀ ਉਰੇ ਦਰਦ ਕਦੀ ਉੱਥੇ ਦਰਦ ਮੇਰੀ back pain ਦੀ problem ਜਾਂਦੀ ਨੀ ਹੈਗੀ

ਬੈਠ ਖੜੀ ਹੋ ਜਾਵਾਂ ਤਾਂ ਬੈਠਿਆ ਨਹੀਂ ਜਾਂਦਾ ਬੈਠ ਜਾਵਾਂ ਤਾਂ ਖੜੇ ਨਹੀਂ ਹੋਇਆ ਜਾਂਦਾ

ਅਹ ਕਿੰਨੀ ਜਗ੍ਹਾ ਦਿਖਾ ਲਿਆ ਦਵਾਈ ਖਾਂਦੇ ਰਹੋ ਠੀਕ ਏ ਦਵਾਈ ਛੱਡ ਦੋ ਫਿਰ ਉਹੀ ਹਾਲ

ਦਵਾਈ ਸਿਵਲ ਚ ਵੀ ਵਿਖਾ ਲਿਆ private ਵੀ ਵਿਖਾ ਲਿਆ

ਬੱਸ ਜਿੱਥੇ ਵੀ ਦਿਖਾ ਲੋ ਦਵਾਈ ਖਾਂਦਿਆਂ ਤੱਕ ਈ ਠੀਕ

ਉੱਥੇ ਚੰਡੀਗੜ੍ਹ PGI ਜਾਕੇ ਦੇਖ ਲੈਣਾ ਸੀ

ਤਾਂ ਸਭ ਜਗ੍ਹਾ ਦਿਖਾ ਲਿਆ ਪਰ ਅੱਜਕਲ ਇਹ ਲੱਗਦਾ ਡਾਕਟਰਾਂ ਦੀ ਸਮਝ ਤੋਂ ਬਾਹਰ ਈ ਜਾ ਰਿਹਾ ਕੰਮ ਕਈ ਵਾਰੀ ਉਹ ਵੀ ਪਰੇਸ਼ਾਨ ਹੋ ਜਾਂਦੇ ਨੇ ਕਈ ਵਾਰੀ ਕਹਿੰਦੇ weakness ਕਰਕੇ ਹੁੰਦਾ ਨਹੀਂ PGI ਦੇ ਡਾਕਟਰ ਜਿਹੜੇ ਨੇ ਨਾ ਉਹ ਇਹ ਤਾ ਮਾਹਿਰ ਨੇ ਇੱਕ ਤਰ੍ਹਾਂ ਦੇ ਉਹ search ਕਰਕੇ ਡਾਕਟਰ ਬਣੇ ਹੋਏ ਨੇ ਕੋਈ degree ਉਹਨਾ ਨੇ ਪੈਸੇ ਦੇ ਕੇ ਨਹੀਂ ਲਈ ਹੋਈ PGI ਹਰ ਕੋਈ ਜਾਂਦਾ ਇੱਥੋ ਵਾਲੇ ਡਾਕਟਰ ਪਹਿਲਾਂ ਤਾਂ ਦੇਖੋ test ਕਰੀ ਜਾਣਗੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਦਈ ਜਾਣਗੇ ਹਨਾ ਪਰ end ਤੇ ਜਾਕੇ ਜਦ ਇਹ ਦੇਖਦੇ ਆ ਨਾ ਕਿ ਹੁਣ ਸਾਡੀ ਗੱਲ ਕਿਸੇ ਵੀ ਵੱਸ ਤੋਂ ਬਹਾਰ ਹੀ ਜਾ ਰਿਹਾ ਸਾਰਾ ਕੰਮ ਵੀ patient ਠੀਕ ਹੁੰਦਾ ਨੀ ਫ਼ਿਰ ਉਹ end ਤੇ ਜਾਕੇ ਨਾ refer ਕਰ ਦਿੰਦੇ ਹੈ PGI ਨੂੰ ਹਨਾ ਨਹੀ ਮੈਡਮ ਮੈਂ test ਤਾ ਸਾਰੇ ਹੀ ਕਰਵਾਏ ਨੇ ਮੇਰੇ test ਠੀਕ ਆਏ ਨੇ ਬੱਸ ਥੋੜਾ HB ਘੱਟ ਏ

rest ਅੱਜ ਦੀ ਜਿੰਦਗੀ ਚ ਕਿਹੜਾ ਕਰਦਾ ਤੇ ਨਾ ਹੀ ਕਿਸੇ ਨੂੰ rest ਕਰਨ ਦੀ ਆਦਤ ਹੈ ਹਨਾ ਅੱਜ ਦੇ time ਚ rest ਕਰਕੇ ਤਾਂ ਕੋਈ ਹੱਲ ਹੈ ਨੀ rest ਦਾ ਤਾਂ ਵੈਸੇ

ਹਾਂ ਜ਼ਿਆਦਾ ਕਿਉਂ ਫੇਰ ਮਨ ਉਦਾਂ ਦਾ ਹੋ ਜਾਂਦਾ ਉੱਲਝਣਾ ਚ ਪਿਆ ਰਹਿੰਦਾ ਬੰਦਾ ਕੱਲਾ ਸੋਚੀ ਜਾਂਦਾ ਕੇ ਮੈਂ ਇੱਦਾਂ ਮੈਂ ਉਦਾਂ ਸੋਵੋ ਤਾਂ ਨੀਂਦ ਨੀ ਆਉਦੀ ਜਦੋਂ ਬੈਠੋ ਤਾਂ ਏਂ ਲੱਗਦਾ ਜਿਵੇਂ

ਤਾਂ ਗੋਲੀ ਪਾ ਦਿੰਦੇ ਨੇ ਵਿੱਚ ਉਹ ਖਾ ਕੇ ਵੈਸੇ ਹੀ natural ਨੀਂਦ

ਨਸ਼ਾ ਹੀ ਹੁੰਦਾ ਇੱਕ ਤਰ੍ਹਾਂ ਦਾ ਦਵਾਈ ਦੇ ਵਿੱਚ

ਆ ਹੁਣ ਦੇਖੋ ਥੋੜੇ ਦਿਨ ਹੋਏ ਆ ਆਪਣੇ ਗੁਆਂਢ ਦੇ ਵਿੱਚ ਠੀਕ ਠਾਕ ਸਨ uncle ਕੁੱਝ ਵੀ ਨੀ ਬਿਲਕੁਲ normal ਸਨ ਕੋਈ sugar ਨੀ ਕੋਈ BP ਨੀ ਦੇਖੋ ਰਾਤ ਸੁੱਤੇ ਆ attack ਆਇਆ ਸਵੇਰੇ ਕੀ ਏ ਜੀ uncle ਪੂਰੇ ਹੋ ਗਏ ਇੱਦਾਂ ਦੀਆਂ ਤੇ ਅੱਜਕਲ ਸਿਹਤਾਂ ਨੇ ਸਭ ਦੀਆਂ ਹੋਰ ਜੇ ਫੇਰ ਕਈ ਕਹਿੰਦੇ ਨੇ ਸੁੱਤਾ ਤਾਂ ਸੁੱਤਾ ਈ ਰਹਿ ਜਾਂਦਾ

ਅੱਜ ਦੇ time ਚ ਹਰੇਕ ਨੂੰ ਭੱਜ ਨੱਠ ਲੱਗੀ ਹੋਈ ਏ time ਈ ਨੀ ਹੈਗਾ time ਨਹੀਂ ਹੈਗਾ ਆਪਣੇ ਵਾਸਤੇ time ਨੀ ਪੈਸਾ ਕਮਾਉਣ ਲਈ ਹਰ ਕੋਈ time ਕੱਢ ਰਿਹਾ ਪਰ ਆਪਣੀ

ਸੰਭਾਲਣ ਵਾਸਤੇ ਪੈਸਾ ਨੀ ਕੋਈ ਖਰਚ ਕੇ ਰਾਜ਼ੀ or ਕੋਈ time ਕੱਢ ਕੇ ਰਾਜ਼ੀ ਨੀ ਰੋਟੀ ਖਾਲੋ ਕੋਈ ਨੀ ਚਲੋ ਠਿਹਰ ਕੇ ਖਾਲੂਂਗੇ ਪਹਿਲੇ ਆ ਕੰਮ ਪਿਆ ਪਹਿਲਾ ਕੰਮ ਕਰ ਲਈਏ

ਇਹ ਤਾਂ main effect ਪੈਂਦਾ ਹੀ ਤਾਂ ਰੋਗ ਲੱਗਦੇ ਹੀ ਇਸ ਗੱਲ ਤੋ ਨੇ ਤੇ ਜਿਹੜਾ ਆਪਾਂ ਸ਼ੁਰੂ ਤੋਂ ਹੀ ਅੱਣਗਿਹਲੀ ਵਰਤੀ ਜਾਂਦੇ ਆਂ ਹੁੰਦਾ ਤਾਂ ਥੋੜਾ ਥੋੜਾ ਪਹਿਲਾਂ ਆਪਾਂ ਮਹਿਸੂਸ ਨੀ ਕਰਦੇ ਜਦ ਉਹ ਜ਼ਿਆਦਾ ਵੱਧ ਜਾਂਦਾ ਫ਼ਿਰ ਆਪਣੇ ਤੋਂ ਬਰਦਾਸਤ ਨੀ ਹੁੰਦਾ ਫੇਰ ਆਪਾਂ ਕਦੇ ਕਿਸੇ ਡਾਕਟਰ ਤੋਂ ਤੇ ਕਦੇ ਕਿਸੇ ਤੋਂ ਭੱਜਦੇ ਆਂ ਫੇਰ ਉੱਥੇ ਨਾ diet ਅਸਰ ਕਰਦੀ ਏ ਤੇ ਨਾ ਹੀ ਫ਼ਿਰ ਦਵਾਈ ਕਰਦੀ ਏ ਅਹ ਅੱਜਕਲ ਛੋਟੇ ਛੋਟੇ ਬੱਚੇ ਉਹ ਕਹਿੰਦੇ ਸਾਡੀ ਲੱਤਾਂ ਦੁੱਖਦੀ ਆਂ

ਨਿੱਕੇ ਨਿੱਕੇ ਬੱਚੇ ਖੇਲਦੇ ਕਹਿੰਦੇ ਚੱਕਰ ਆਨੇ ਆ ਮੈਂ ਕਹਿੰਦੀ ਆਂ ਤੁਸੀਂ ਮੇਰੇ ਬੇਟੇ ਦਾ ਦੇਖਲੋ ਕੁੱਝ ਪਤਾ ਸੀ ਉਹਨੂੰ ਕੇ ਇੱਕ ਨੂੰ ਕਮਰ ਦੇ ਵਿੱਚ ਦੇਖਲੋ ਕਿਵੇਂ ਇੱਕ ਦਮ ਦਰਦ ਉੱਠਿਆ ਸੀ ਤੇ ਹਨਾ ਤੇ ਪੀਕ ਜੀ ਬਣ ਗਈ ਸੀ ਫਿੰਸੀ ਜੀ ਬਣ ਗਈ ਤਾਂ ਬਾਅਦ ਵਿੱਚ ਕੀ ਦੇਖੋ operation ਕਰਵਾਉਣਾ ਪੈ ਗਿਆ ਬੀਮਾਰੀ ਸੀ ਨਾ ਅੰਦਰ ਆਪਾਂ ਨੂੰ ਪਤਾ ਨੀ ਆਪਾਂ normal

ਦਿਖਾਈ ਜਾਂਦੇ ਸੀ ਫੇਰ ਉਹ ਜਦੋ ਰੇਸ਼ਾ ਵਿਚੋ ਸਿਮਣਾ ਸ਼ੁਰੂ ਹੋ ਗਿਆ ਫ਼ੇਰ ਅਸੀਂ ਗਏ ਲੈਕੇ ਤੇ ਦੇਖੋ ਕਿੰਨੀ ਵੱਡੀ ਅੰਦਰੋ ਨਿੱਕਲੀ ਇਹ ਬੀਮਾਰੀ ਸੀ ਉਹ ਪਤਾ ਨੀ ਕੀ ਬਣਦਾ ਫ਼ੇਰ ਹਨਾ ਜੇ ਅਸੀਂ ਗੋਰ ਈ ਨਾ ਕਰਦੇ ਤੇ ਛੋਟਾ ਏ ਤਾਂ ਉਹ ਦੇਖ਼ਲੋ ਇੱਦਾਂ ਈ ਹਨਾ ਇਹ ਬੀਮਾਰੀਆ ਸ਼ਰੀਰ ਏ ਇਹਦਾ ਕੁੱਝ ਨੀ ਪਤਾ ਹੈਗਾ ਕਦੋਂ ਕਦੋਂ ਕਿਸੇ ਨੂੰ ਕਿਹੜੀ ਬੀਮਾਰੀ ਏ ਹਨਾ ਮੈਨੇ ਪੰਜ ਪੰਜ ਸਾਲ ਪੂਰੇ ਰੋਟੀ ਖਾਈ ਹੀ ਨੀ

ਤੇ ਕਈ ਵਾਰੀ ਘਰ ਵੀ ਕਹਿੰਦੇ ਸੀ ਤੂੰ ਖਾਇਆ ਕਿਉਂ ਖਾਣਾ toilet ਚਲੇ ਜਾਣਾ ਖਾਣਾ toilet ਚਲੇ ਜਾਣਾ ਇੱਕ ਪਾਣੀ ਪੀਣਾ ਉਹ ਵੀ ਚਲੇ ਜਾਣਾ